ਪਿੱਛੇ ਇਸਦੇ ਬਹੁਤ ਸਾਰੇ ਰੁੱਖ ਲੱਗੇ ਹੋਏ ਹਨ।

ਇਸ ਫੋਟੋ ਦੇ ਅੰਦਰ ਸਾਨੂੰ ਇੱਕ ਜਗ੍ਹਾ ਦਿਖਾਈ ਦੇ ਰਹੀ ਹੈ।

ਅਤੇ ਵਿੱਚਕਾਰ ਇੱਕ ਬਹੁਤ ਵੱਡਾ ਪੱਠਾ ਦਿੱਖ ਰਿਹਾ ਹੈ।

ਜਿੱਸ ਦੇ ਪਿੱਛੇ ਕੀ ਬਹੁਤ ਵੱਡੇ ਵੱਡੇ ਗੁਲਾਬੀ ਰੰਗ ਦੇ ਦਰਵਾਜੇ ਬਣੇ ਹਨ।

ਥਲੇ ਇਸ ਦੇ ਬਹੁਤ ਸਾਰੇ ਕ੍ਰੇਟ ਪਏ ਹਨ।

ਜੋ ਕਿ ਕੁੱਛ ਬਰਗਰ ਅਤੇ ਹੋਰ ਵੀ ਚੀਜਾਂ ਹੈੱਗੀਆਂ ਜੀ।

ਜਿਸ ਵਿਚ ਬਹੁਤ ਸਾਰੇ ਸੂਟ ਪਏ ਹੈ।

ਜੋਕੀ ਅਲੱਗ ਅਲੱਗ ਡਿਜ਼ਾਈਨਾਂ ਦੇ ਅਲੱਗ ਅਲੱਗ ਸਾਇਜਾਂ ਦੇ ਅਤੇ ਅਲੱਗ ਅਲੱਗ ਕ ਰੰਗ ਦੇ ਹੈ।

ਇਸ ਫੋਟੋ ਦੇ ਵਿੱਚ ਸਾਨੂੰ ਇੱਕ ਔਇਲ ਟੈਂਕਰ ਦਿਖਾਈ ਦੇ ਰਿਹਾ ਹੈ।

ਇਹ ਫੋਟੋ ਦੇ ਅੰਦਰ ਸਾਨੂੰ ਇਕ ਘਰ ਦਿਖਾਈ ਦੇ ਰਿਹਾ ਹੈ।

ਕੜਾਂ ਦੀ ਫੋਟੋ ਬਣੀ ਹੋਈ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਡਿਸ਼ਾਂ ਦੀ ਫੋਟੋ ਹੈ।

ਘੜੀ ਦੇ ਉੱਪਰ ਸ਼ੀਸ਼ੇ ਵਿੱਚ ਇੱਕ ਲੈਂਟ ਲੱਗੀ ਹੈ।

ਅਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹੈ।

ਲੱਗੇ ਹੈ ਥੱਲੇ ਬਹੁਤ ਸਾਰੇ ਮੈਟ ਲੱਗੇ ਹੈ।

ਇਸ ਫੋਟੋ ਵਿੱਚ ਸਾਨੂੰ ਇੱਕ ਜਗਾ ਦਿਖਾਈ ਦੇ ਰਹੀ ਹੈ ਜਿੱਥੇ ਕਿ ਇੱਕ ਬਹੁਤ ਸੋਹਣਾ ਰਾਜ ਹੈ।

ਜਿਸ ਦੇ ਉੱਪਰ ਬਹੁਤ ਸਾਰੇ ਬੋਰਡ ਲੱਗੇ ਹੈ।

ਇਸ ਦੀਆਂ ਸਾਈਡਾਂ ਤੇ ਬਹੁਤ ਸਾਰੇ ਲੋਕ ਵੀ ਤੁਰੇ ਦੇ ਹੋਏ ਦਿਖਾਈ ਦੇ ਰਹੇ ਹੈ।

ਇਸ ਫ਼ੋਟੋ ਵਿੱਚ ਸਾਨੂੰ ਇੱਕ ਜਗਹਾ ਦਿਖਾਈ ਦੇ ਰਿਹਾ ਹੈ।

ਇਸ ਫੋਟੋ ਵਿੱਚ ਸਾਨੂੰ ਇੱਕ ਜਗ੍ਹਾ ਦਿਖਾਈ ਦੇ ਰਹੀ ਹੈ।

ਜੋ ਕਿ ਇਕ ਕੰਪਨੀ ਦੀ ਫੈਕਟਰੀ ਵਿੱਚ ਕੰਮ ਕਰ ਰਿਹਾ ਹੈ।